ਲਿਬਰੇਆਫਿਸ ਬੇਸ ਦੇ ਸਪੋਕਨ ਟਿਯੂਟੋਰਿਅਲ ਵਿਚ ਆਪ ਦਾ ਸੁਆਗਤ ਹੈ
ਮੋਡੀਫਾਇੰਗ a Formਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ ਫੋਰਮ ਵਿਚ ਡੇਟਾ ਭਰਨਾ
ਫੋਰਮ ਨੂੰ ਸੁਧਾਰਨਾ
ਪਿਛਲੇ ਟਿਯੂਟੋਰਿਅਲ ਵਿਚ ਲਿਬਰੇਆਫਿਸ ਬੇਸ ਦਾ ਇਸਤੇਮਾਲ ਕਰਕੇ ਅਸੀਂ ਫੋਰਮ ਬਣਾਉਣਾ ਸਿਖਿਆ ਸੀ
ਤੇ ਅਸੀਂ ਆਪਣੇ ਉਦਾਹਰਣ ਲਾਇਬ੍ਰੇਰੀ ਡੇਟਾਬੇਸ ਵਿਚ ਇਕ ਸਾਦਾ ਬੁਕਸ ਡੇਟਾ ਐਂਟਰੀ ਫੋਰਮ ਵੀ ਬਣਾਇਆ ਸੀ
ਚਲੋ ਵੋਖਿਏ ਇਸ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਡੇਟਾ ਕਿਵੇਂ ਭਰ ਸਕਦੇ ਹਾਂ
ਅਗਰ ਲਿਬਰੇਆਫਿਸ ਪਹਿਲਾਂ ਤੋ ਹੀ ਚਾਲੂ ਨਹੀ ਹੈ ਤਾਂ ਇਸ ਪ੍ਰੋਗਰਾਮ ਨੂੰ ਓਪਨ ਕਰੋ
ਅਤੇ ਆਪਣਾ ਲਾਇਬ੍ਰੇਰੀ ਡੇਟਾਬੇਸ ਖੋਲੋ
ਅਗਰ ਬੇਸ ਪਹਿਲਾਂ ਤੋ ਹੀ ਚਲ ਰਿਹਾ ਹੋਵੇ ਤਾਂ ਫਾਈਲ ਮੇਨ੍ਯੂ ਵਿਚ ਓਪਨ ਤੇ ਕਲਿਕ ਕਰਕੇ ਇਸਨੂੰਖੋਲ ਸਕਦੇ ਹਾਂ
ਜਾਂ ਫੇਰ ਫਾਈਲ ਮੇਨ੍ਯੂ ਵਿਚ ਰਿਸੈਂਟ ਡਾਕੂਮੈਂਟਸ ਤੇ ਕਲਿਕ ਕਰਕੇ
ਹੁਣ ਅਸੀਂ ਲਾਇਬ੍ਰੇਰੀ ਡੇਟਾਬੇਸ ਦੇ ਅੰਦਰ ਹਾਂ
ਆਓ ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ ਫਾਰਮਜ਼ ਆਇਕਨ ਤੇ ਕਲਿਕ ਕਰਿਏ
ਧਿਆਨ ਦਵੋ ਕਿ ਫੋਰਮਸ ਦੇ ਥੱਲੇ ਵਿੰਡੋ ਦੇ ਕੇੰਦਰ ਵਿਚ ਬੁੱਕਸ ਦਾਤਾ ਐਂਟਰੀ ਫਾਰਮ ਹਾਇਲਾਇਟਿਡ ਹੈੈ
ਫਾਰਮ ਨਾਮੇ ਤੇ ਰਾਇਟ ਕਲਿਕ ਕਰੋ ਅਤੇ ਫੇਰ ਓਪਨ ਤੇ ਕਲਿਕ ਕਰੋ
ਹੁਣ ਅਸੀਂ ਬਲੂ ਬੈਕਗਰਾਊਂਡ ਦੀ ਇਕ ਨਵੀ ਵਿੰਡੋ ਵੇਖਦੇ ਹਾਂ ਜਿਸ ਵਿੱਚ ਬੁਕਸ ਟੇਬਲ ਦੇ ਸਾਰੇ ਲੇਬਲਸ ਅਤੇ ਟੇਕ੍ਸ੍ਟ ਬੌਕਸਸ੍ ਹਨ
ਹਰ ਇਕ ਫੀਲਡ ਤੇ ਜਾਉਣ ਲਈ ਹੁਣ ਟੈਬ ਕੀ ਤੇ ਕਲਿਕ ਕਰੋ ਅਤੇ ਜਿਵੇਂ ਹੀ ਅਸੀਂ ਆਖਰੀ ਰਿਕਾਰਡ ਤੇ ਜਾਵਾਂਗੇ ਬੇਸ ਅਗਲਾ ਰਿਕਾਰਡ ਆਪਣੇ ਆਪ ਓਪਨ ਕਰ ਦੇਵੇਗਾ
ਇਸ ਤਰਹ ਅਸੀਂ ਰਿਕਾਰਡਸ ਨੂੰ ਵੇਖ ਸਕਦੇ ਹਾਂ
ਜਾਂ ਅਸੀਂ ਰਿਕਾਰਡਸ ਦੇ ਵਿਚ ਨੈਵੀਗੇਟ ਕਰਨ ਲਈ ਬੌਟਮ ਟੂਲਬਾਰ ਵਿਚ ਬਲੈਕ ਟ੍ਰਾਏਨਗਲ ਆਇਕਨਜ਼ ਦਾ ਵੀ ਇਸਤੇਮਾਲ ਕਰ ਸਕਦੇ ਹਾਂ
ਜਾਂ ਫੇਰ ਸਿੱਧੇ ਹੀ ਕਿਸੇ ਰਿਕਾਰਡ ਤੇ ਜਾਣ ਲਈ ਬੌਟਮ ਟੂਲਬਾਰ ਵਿਚ ਰਿਕਾਰਡ ਨੰਬਰ ਟਾਇਪ ਕਰੋ ਅਤੇ ਐਨਟਰ ਕੀ ਜਾਂ ਤੇ ਟੈਬ ਕੀ ਪ੍ਰੈੱਸ ਕਰੋ
ਹੁਣ ਅਸੀਂ ਆਖਰੀ ਰਿਕਾਰਡ ਤੇ ਚਲਿਏ ਜਿਹਡ਼ਾ ਕਿ ਪੰਜਵਾ ਰਿਕਾਰਡ ਹੈ
ਹੁਣ ਇਕ ਨਵਾਂ ਰਿਕਾਰਡ ਐੰਟਰ ਕਰੀਏ
ਇਹ ਕਰਣ ਲਈ ਨਿਊ ਰਿਕਾਰਡ ਆਇਕਨ ਤੇ ਕਲਿਕ ਕਰੋ ਇਹ ਬੌਟਮ ਟੂਲਬਾਰ ਵਿਚ ਆਖਰੀ ਰਿਕਾਰਡ ਦੇ ਸੱਜੇ ਦੂਜਾ ਰਿਕਾਰਡ ਹੈ
ਅਸੀਂ ਐਮਪਟੀ ਟੈਕਸਟ ਬੌਕਸੇਜ਼ ਵੇਖ ਸਕਦੇ ਹਾਂ ਅਤੇ ਥੱਲੇ ਰਿਕਾਰਡ ਨੰਬਰ 6 ਲਿਖਿਆ ਹੈ
ਹੁਣ ਅਸੀਂ ਇਕ ਨਵੀਂ ਬੁਕ ਦੀ ਜਾਣਕਾਰੀ ਭਰਨ ਲਈ ਨਵਾਂ ਰਿਕਾਰਡ ਸ਼ਾਮਲ ਕਰਨ ਲਈ ਤਿਆਰ ਹਾਂ
ਅਸੀਂ ਟਾਈਟਲ ਟੈਕਸਟ ਬੌਕਸ ਵਿਚ ਪੈਰਾਡਾਈਜ਼ ਲੋਸਟ ਟਾਇਪ ਕਰਿਏ ਅਤੇ ਅਗਲੇ ਫੀਲਡ ਤੇ ਜਾਣ ਲਈ ਟੈਬ ਕੀ ਪ੍ਰੈੱਸ ਕਰਿਏ
ਹੁਣ ਅਸੀਂ ਆਥਰ ਦੇ ਨਾਮ ਅੱਗੇ ਜੌਨ ਮਿਲਟਨ ਟਾਇਪ ਕਰਦੇ ਹਾਂ
ਪਬਲਿਸ਼ ਯੀਅਰ ਦੇ ਅੱਗੇ 1975
ਪਬਲਿਸ਼ਰ ਦੇ ਅੱਗੇ Oxford
ਅਤੇ ਪ੍ਰਾਈਸ ਦੇ ਅੱਗੇ 200
ਹੁਣ ਅਸੀਂ ਬੁਕਸ ਡੇਟਾ ਐਂਟਰੀ ਫੋਰਮ ਦਾ ਇਸਤੇਮਾਲ ਕਰਕੇ ਬੁਕਸ ਟੇਬਲ ਦੇ ਅੰਦਰ ਇਕ ਨਵਾਂ ਰਿਕਾਰਡ ਭਰ ਲਿਆ ਹੈ
ਇਸ ਵਿੰਡੋ ਨੂੰ ਅਸੀਂ ਬੰਦ ਕਰ ਦਵਾਂਗੇ
ਇਸ ਤਰਹ ਅਸੀਂ ਹੋਰ ਰਿਕਾਰਡਸ ਜਾਂ ਡੇਟਾ ਸ਼ਾਮਲ ਕਰ ਸਕਦੇ ਹਾਂ
ਆਓ ਵੇਖਿਏ ਕੀ ਬੇਸ ਨੇ ਬੁਕਸ ਟੇਬਲ ਨੂੰ ਹੁਣੇ ਭਰੇ ਗਏ ਰਿਕਾਰਡ ਦੇ ਨਾਲ ਅਪਡੇਟ ਕੀਤਾ ਹੈ ਕੀ ਨਹੀਂ ਇਸਦੇ ਲਈ ਲਿਬਰੇਆਫਿਸ ਬੇਸ ਦੀ ਮੁੱਖ ਵਿੰਡੋ ਵਿਚ ਰਾਇਟ ਪੈਨਲ ਵਿੱਚ ਬੁੱਕਸ ਟੇਬਲ ਉੱਤੇ ਡਬਲ ਕਲਿਕ ਕਰੋ
ਵੇੱਖੋ ਕੀ ਅਸੀਂ ਫੋਰਮ ਦੁਆਰਾ ਭਰਿਆ ਗਿਆ ਨਵਾਂ ਰਿਕਾਰਡ ਵੇਖ ਸਕਦੇ ਹਾਂ
ਹੁਣ ਅਸੀਂ ਵਿੰਡੋ ਨੂੰ ਬੰਦ ਕਰ ਦੇੰਦੇ ਹਾਂ
ਅਗੇ ਅਸੀਂ ਫੋਰਮ ਦੇ ਵਿੱਚ ਸਾਧਾਰਣ ਤਬਦੀਲੀ ਕਰਨਾ ਸਿਖਾਂਗੇ
ਅਸੀਂ ਲੇਫਟ ਪੈਨਲ ਤੇ ਡੇਟਾਬੇਸ ਲਿਸਟ ਵਿਚ ਫਾਰਮਜ਼ ਆਇਕਨ ਤੇ ਕਲਿਕ ਕਰਾਂਗੇ
ਇਸਦੇ ਉੱਤੇ ਰਾਇਟ ਕਲਿਕ ਕਰਕੇ ਐਡਿਟ ਚੁਣਾਂਗੇ ਅਤੇ ਬੁੱਕਸ ਦਾਤਾ ਐਂਟਰੀ ਫਾਰਮ ਨੂੰ ਮੌਡਿਫਾਈ ਕਰਣ ਲਈ ਖੋਲਾਂਗੇ
ਇਕ ਜਾਣੀ ਪਛਾਨੀ ਵਿੰਡੋ ਓਪਨ ਹੋਵੇਗੀ
ਹੁਣ ਲੇਬਲ ਟਾਈਟਲ ਤੇ ਕਲਿਕ ਕਰੋ
ਤੁਸੀ ਵੇਖੋਗੇ ਕੀ ਇਹ ਬੌਕਸ ਕਈ ਛੋਟੇ ਛੋਟੇ ਚੌਕੌਰ ਆਕਾਰ ਦੇ ਗ੍ਰੀਨ ਡੌਟਸ ਦੇ ਨਾਲ ਉਜਾਗਰ ਹੋਇਆ ਹੈ
ਜਿਸਦਾ ਸਤਲਬ ਹੈ ਕੀ ਅਸੀਂ ਫੋਰਮ ਡਿਜ਼ਾਇਨ ਵਿੰਡੋ ਵਿਚ ਹਾਂ
ਅਸੀਂ ਫੋਰਮ ਦੀ ਦਿਖਾਵਟ ਅਤੇ ਬਣਾਵ ਭਿੱਨ ਤੱਤ ਅਤੇ ਉਨਾਂ ਤੱਤਵਾਂ ਦੀ ਫੰਕਸ਼ਨੈਲਿਟੀ ਨੂੰ ਬਦਲ ਸਕਦੇ ਹਾਂ
ਉਦਾਹਰਣ ਦੇ ਤੌਰ ਤੇ ਅਸੀਂ ਟੇਕਸਟ ਬੌਕਸੇਜ਼ ਅਤੇ ਲੇਬਲਸ ਦਾ ਪਲੇਸਮੇੰਟ ਅਤੇ ਸਾਇਜ਼ ਬਦਲ ਸਕਦੇ ਹਾਂ
ਇਹਨਾਂ ਨੂੰ ਪ੍ਰਾਪਰਟੀਜ਼ ਵੀ ਕਿਹਾ ਜਾਉਂਦਾ ਹੈ
ਲੇਬਲ ਟਾਇਟਲ ਤੇ ਡਬਲ ਕਲਿਕ ਕਰੋ
ਪ੍ਰਾਪਰਟੀਜ਼ ਨਾਮ ਦੀ ਇਕ ਛੋਟੀ ਜਿਹੀ ਪੌਪ ਅਪ ਵਿੰਡੋ ਖੁੱਲੇਗੀ
ਇੱਥੇ ਵਿਵਿਧ ਐਲੀਮੇੰਟਸ ਤੇ ਧਿਆਨ ਦਵੋ
ਹੁਣ ਆਓ ਅਸੀਂ ਲੇਬਲ ਆਥਰ ਤੇ ਕਲਿਕ ਕਰਿਏ
ਤੁਸੀਂ ਦੇਖੋਗੇ ਕਿ ਪ੍ਰੌਪਰਟੀਜ਼ ਵਿੰਡੋ ਰਿਫਰੈੱਸ਼ ਹੋ ਜਾਏਗੀ ਅਤੇ ਲੇਬਲ ਆਥਰ ਦੀ ਪ੍ਰੌਪਰਟੀਜ਼ ਦਿਖਾਵੇਗੀ
ਜਿਵੇਂ ਜਿਵੇਂ ਅਸੀਂ ਫੋਰਮ ਦੇ ਵਿਵਿਧ ਤੱਤਵਾਂ ਤੇ ਕਲਿਕ ਕਰਾਂਗੇ ਅਸੀਂ ਵੇਖਾਂਗੇ ਕਿ ਪ੍ਰੌਪਟੀਜ਼ ਵਿੰਡੋ ਚੁਣੇ ਹੋਏ ਤੱਤਵਾਂ ਦੀ ਪ੍ਰੌਪਰਟੀਜ਼ ਨਾਲ ਰਿਫਰੈੱਸ਼ ਹੋ ਜਾਉਂਦੀ ਹੈ
ਹੁਣ ਪ੍ਰੌਪਰਟੀਜ਼ ਵਿੰਡੋ ਦਾ ਟਾਇਟਲ Properties ਮਲਟੀਸਲੈਕਸ਼ਨ ਹੋ ਗਿਆ ਹੈ
ਇਸਦਾ ਕਾਰਣ ਇਹ ਹੈ ਕਿ ਹੁਣ ਔਥਰ ਲੇਬਲ ਅਤੇ ਉਸਦੇ ਨਾਲ ਲੱਗਿਆ ਹੋਇਆ ਟੇਕਸਟ ਬੌਕਸ ਦੋਵੇ ਇਕੱਠੇ ਹੀ ਹਰੇ ਰੰਗ ਵਾਲੇ ਚੌਕੌਰ ਡੌਟਸ ਦੇ ਸਮੂਹ ਨਾਲ ਘਿਰੇ ਹੋਏ ਹਨ
ਬੇਸ ਨੇ ਆਪਣੇ ਆਪ ਫੋਰਮ ਵਿੱਚ ਲੇਬਲਸ ਅਤੇ ਉਨਾਂ ਦੇ ਟੇਕਸਟ ਬੋਕ੍ਸੇਸ ਨੂੰ ਗ੍ਰੁਪ ਕਰ ਲਿੱਤਾ ਹੈ ਅਸੀਂ ਉਨਾਂ ਨੂੰ ਅਨਗ੍ਰੁਪ ਵੀ ਕਰ ਸਕਦੇ ਹਾਂ
ਟਾਈਟਲ ਲੇਬਲ ਤੇ ਰਾਇਟ ਕਲਿਕ ਕਰੋ ਫਿਰ ਥੱਲੇ ਗਰੁੱਪ ਤੇ ਅਤੇ ਫਿਰ ਅਨਗਰੁੱਪ ਤੇ ਕਲਿਕ ਕਰੋ
ਹੁਣ ਅਸੀਂ ਵੇਖਾਂਗੇ ਕਿ ਲੇਬਲ ਟਾਇਟਲ ਅਤੇ ਓਸਦਾ ਟੇਕਸਟ ਬੌਕਸ ਅਨਗ੍ਰੁਪ ਹੋ ਗਿਆ ਹੈ
ਇਸ ਤਰਹ ਅਸੀਂ ਫੋਰਮ ਦੇ ਹਰ ਇਕ ਐਲੀਮੇੰਟ ਦੀ ਪ੍ਰੌਪਰਟੀ ਨੂੰ ਮੌਡਿਫਾਈ ਕਰ ਸਕਦੇ ਹਾਂ
ਚਲੋ ਹੁਣ ਟਾਇਟਲ ਟੇਕਸਟ ਬੌਕਸ ਦੇ ਨਾਲ ਟੂਲ ਟਿਪ ਜੋਡ਼ਦੇ ਹਾਂ
ਪ੍ਰੌਪਰਟੀਜ਼ ਵਿੰਡੋ ਦੇ ਬੌਟਮ ਤਕ ਸਕਰੌਲ ਕਰੋ
ਹੈਲਪ ਟੈਕਸਟ ਨਾਮ ਦਾ ਲੇਬਲ ਦਿਖਾਈ ਦੇਂਦਾ ਹੈ
ਇੱਥੇ ਟਾਇਪ ਕਰੋ Enter ਥੇ ਟਾਈਟਲ ਓਐਫ ਥੇ ਬੁੱਕ here
ਹੁਣ ਅਸੀਂ ਫੋਰਮ ਨੂੰ ਉੱਤੇ ਦਿੱਤੇ ਹੋਏ ਫਾਈਲ ਮੇਨ੍ਯੂ ਦੇ ਥੱਲੇ ਸੇਵ ਬਟਨ ਤੇ ਕਲਿਕ ਕਰਕੇ ਸੇਵ ਕਰਾਂਗੇ
ਆਓ ਹੁਣ ਅਸੀਂ ਵੇਖਿਏ ਕਿ ਮੌਡਿਫਿਕੇਸ਼ਨ ਕਰਣ ਤੋਂ ਬਾਦ ਸਾਡਾ ਫੋਰਮ ਕਿਸ ਤਰਹ ਦਿਖਾਈ ਦੇਂਦਾ ਹੈ
ਇਸਦੇ ਲਈ ਅਸੀਂ ਬੇਸ ਮੇਨ ਵਿੰਡੋ ਤੇ ਚਲਦੇ ਹਾਂ ਖੱਬੇ ਪੈਨਲ ਤੇ ਦਿਤੇ ਹੋਏ ਫਾਰਮਜ਼ ਆਇਕਨ ਤੇ ਕਲਿਕ ਕਰੋ
ਅਤੇ ਰਾਇਟ ਪੈਨਲ ਤੇ ਬੁੱਕਸ ਦਾਤਾ ਐਂਟਰੀ ਤੇ ਡਬਲ ਕਲਿਕ ਕਰੋ
ਆਓ ਹੁਣ ਮਾਉਸ ਨੂੰ ਟਾਇਟਲ ਲੇਬਲ ਜਾ ਟੇਕਸਟ ਬੌਕਸ ਦੇ ਉੱਤੇ ਲੈ ਚਲਿਏ
ਦੇਖੋਇਕ ਟੂਲਟਿਪ ਆ ਜਾਉਂਦੀ ਹੇ ਜੋ ਦਸਦੀ ਹੈ Enter ਥੇ ਟਾਈਟਲ ਓਐਫ ਥੇ ਬੁੱਕ here
ਤਾਂ ਹੁਣ ਅਸੀਂ ਸਿਖਿਆ ਕਿ ਆਪਣੇ ਫੋਰਮ ਦੇ ਵਿੱਚ ਸਾਧਾਰਣ ਬਦਲਾਵ ਕਿਸ ਤਰਹ ਕੀਤੇ ਜਾਉਂਦੇ ਹਨ
ਬੇਸ ਦੇ ਅਗਲੇ ਟਿਯੂਟੋਰਿਅਲ ਵਿੱਚ ਅਸੀਂ ਫੋਰਮ ਦੇ ਅੰਦਰ ਹੋਰ ਮੌਡਿਫਿਕੇਸ਼ਨਜ਼ ਕਰਣਾ ਸਿਖਾਂਗੇ
ਇੱਥੇ ਆਪ ਲਈ ਇਕ ਅਸਾਇਨਮੈੰਟ ਹੈ
ਮੇੰਬਰਜ਼ ਟੇਬਲ ਲਈ ਇਕ ਸਾਧਾਰਣ ਫੋਰਮ ਬਣਾਓ
ਇਹ ਸਾਨੂੰ ਲਿਬਰੇ ਆਫਿਸ ਬੇਸ ਵਿੱਚ ਫੋਰਮ ਨੂੰ ਮੌਡਿਫਾਈ ਕਰਨ ਦੇ ਟਿਯੂਟੋਰਿਅਲ ਦੀ ਸਮਾਪਤੀ ਤੇ ਲੈ ਆਇਆ ਹੈ
ਸਾਰ ਵਿੱਚ ਅਸੀਂ ਸਿੱਖਿਆ ਡੇਟਾ ਨੂੰ ਫੋਰਮ ਦੇ ਅੰਦਰ ਕਿਵੇਂ ਭਰਿਆ ਜਾਏ ਫੋਰਮ ਨੂੰ ਕਿਵੇਂ ਮੌਡਿਫਾਈ ਕੀਤਾ ਜਾਏ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
ਇਸਨੂੰ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥ੍ਰੂ ਆਈ ਸੀ ਟੀ ਏਮ ਏਚ ਆਰ ਡੀ ਭਾਰਤ ਸਰਕਾਰ ਦਾ ਸਮਰਥਨ ਪ੍ਰਾਪਤ ਹੈ
ਇਹ ਪ੍ਰੋਜੇਕਟ httpspoken tutorialorg ਦੁਆਰਾ ਚਲਾਇਆ ਜਾਂਦਾ ਹੈ
ਅੱਗੇ ਦਿੱਤੇ ਗਏ ਲਿੰਕ ਤੇ ਇਸਦੀ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਹੈ httpspoken tutorialorgNMEICT Intro
ਇਸ ਲੇਖਨੀ ਦਾ ਯੋਗਦਾਨ ਪ੍ਰਿਆ ਸੁਰੇਸ਼ ਨੇ ਕੀਤਾ
ਡੈਜ਼ੀਕ੍ਰਿਊ ਸੋਲੂਸ਼ਨਜ਼ ਵੱਲੋ ਨਮਸਕਾਰ
ਸਾਡੇ ਨਾਲ ਜੁਡ਼ਨ ਲਈ ਧੰਨਵਾਦ